ਮੁਤਾਬੀਕ ਅਸੀਂ ਅੰਦਾਜਾ ਲਾ ਕੇ ਪਾਉਣੇ ਹਾਂ ਜਿਵੇਂ ਜ਼ੀਰਾ ਪਾਈਦਾ ਆਪਾਂ ਥੋੜਾ ਬਹੁਤ

ਠੀਕ ਹੈ ਠੀਕ ਹੈ ਮੈਂ ਸਮਝਗੀ ਹਾਂਜੀ ਜੀ ਅੱਗੇ ਜੀ ਹਾਂਜੀ ਸਭ ਤੋਂ ਪਹਿਲੇ ਆਪਾਂ ਮੇਥੇ ਤੋੜੇ ਹਲਕੇ ਲਾਲ ਕਰ ਲੈਣੇ ਆ ਫ਼ੇਰ ਨਾਲ ਹੀ ਜ਼ੀਰਾ ਪਾ ਲੈਣਾ ਜ਼ੀਰੇ ਨੂੰ

ਲਾਲ ਕਰਕੇ ਨਾਲ ਦੀ ਨਾਲ ਆਪਾਂ ਨੇ ਜਿਵੇਂ

ਨਹੀਂ ਹਜੇ ਜ਼ੀਰੇ ਨੂੰ ਹੋਰ ਮਤਲਬ ਹੋਰ time ਲਈ ਹਜੇ ਜ਼ੀਰਾ

ਪਿਆਜ ਅਧਰਕ or ਲਸਣ ਤਿੰਨੋ ਚੀਜ਼ਾਂ ਭੁੰਨ ਲੈਣੀਆਂ ਨੇ ਜਦੋਂ ਇਹ

ਹੋ ਗਈਆਂ ਤਾਂ ਆਪਾਂ ਨੇ ਹਰੀ ਮਿਰਚ

ਜਿੰਨੇ ਵੀ ਤੁਸੀਂ ਦੋ ਟਮਾਟਰ ਤਿੰਨ ਟਮਾਟਰ ਖਟਾਸ ਦੇ according ਤੁਸੀਂ ਪਾਉਣਾ ਚਾਹੁਨੇ

ਤੁਹਾਡੀ ਕੜ੍ਹੀ tasty ਹੁੰਦੀ ਹੈ ਅੱਛਾ ਤੁਸੀਂ ਟਮਾਟਰ ਪਾਉਂਦੇ ਹੋ ਅਸੀਂ ਟਮਾਟਰ ਨੀ ਕਦੇ ਪਾਏ ਜੀ ਹਾਂਜੀ ਟਮਾਟਰ ਪਾ ਸਕਦੇ ਹਾਂ ਅਗਰ ਆਪਣੇ ਕੋਲ

ਅਸੀਂ ਤਾਂ ਅੰਬ ਦਾ ਆਚਾਰ ਦਾ ਮਸਾਲਾ ਪਾ ਦਿੰਨੇ ਆ ਬਾਅਦ ਚ ਖੱਟੀ ਕਰਨ

side ਤੇ ਬਰਤਨ ਦੇ ਵਿੱਚ ਜਿਵੇਂ ਆਪਣਾ ਬੇਸਨ ਨੂੰ ਛਾਣ ਕੇ ਬੇਸਨ

ਬਾਅਦ ਵਿੱਚ ਉਹਦੇ ਵਿੱਚ ਲੱਸੀ ਦੀ quantity mix ਕਰਕੇ ਉਹਦੇ ਵਿੱਚ

ਹਾਂਜੀ ਜਿਹੜਾ ਜਿਹੜਾ ਬੇਸਨ ਹੈਗਾ ਉਹ ਕਾਹਦੇ ਚ ਪਾਉਣੇ ਆਂ ਲੱਸੀ ਚ ਘੋਲਦੇ ਹੋ ਜਾਂ

ਨਹੀਂ ਨਹੀਂ ਲੱਸੀ ਘੋਲ ਦਿਨੇ ਆਂ ਉਹਨੂੰ ਥੋੜੀ ਦੇਰ

ਸਹੀ ਹੋਗਿਆ ਉਹਦੇ ਵਿੱਚ ਨਮਕ ਪਾ ਲੈਣਾ ਅਸੀਂ ਹਲਦੀ ਪਾ ਦੇਣੇ ਆਂ ਤੇ ਅਗਰ ਤੁਹਾਨੂੰ ਕੋਈ ਹੋਰ ਜਿਵੇਂ ਥੋੜੀ red chili ਪਾਉਣੀ ਹੁੰਦੀ ਆ ਉਹ ਪਾ ਲੈਣੇ ਹਾਂ ਵੇਸੇ ਅਸੀਂ

ਰੰਗ ਬਣਾਉਣ ਲਈ ਅਗਰ ਤੁਸੀਂ red chili ਪਾਉਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਓ

ਤੁਸੀਂ ਨੇ side ਤੇ ਜਿਹੜਾ ਬੇਸਨ ਘੋਲ ਕੇ ਰੱਖਿਆ ਹੋਇਆ ਸੀ ਜਦੋਂ ਸਾਡਾ ਤੜਕਾ ਸਬਜ਼ੀ ਵਾਂਗੂ ਹੋ ਜਾਂਦਾ ਮਤਲਬ

ਫ਼ੇਰ ਅਸੀਂ ਜਿਹੜਾ ਬੇਸਨ ਦਾ ਤੇ ਲੱਸੀ ਦਾ ਮਿਸ਼ਰਣ ਹੈ ਦੋਨਾ ਨੂੰ ਅਸੀਂ

ਤੇ ਇਹਨੂੰ ਮਤਲਬ ਗੱਠਾ ਨਾ ਬਣ ਜਾਣ ਇਹਨਾ ਦੀਆਂ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਤੜਕਾ ਵਿੱਚ ਐਨ

ਉਸ ਤੋਂ ਬਾਅਦ ਜਿਵੇਂ ਆਪਣੀ ਕੜ੍ਹੀ ਨੂੰ ਇੱਕ ਵਾਰ ਰ੍ਝਾ ਕੇ ਇਹਦੇ ਨਾਲ ਨਾ ਬੇਸਨ ਫੁੱਲਦਾ ਬੇਸਨ

ਬਾਅਦ ਫ਼ੇਰ ਇਹ ਹੋਲੀ ਹੋਲੀ ਰਿੱਝਣ ਲੱਗ ਜਾਂਦਾ ਹੁੰਦਾ ਰਿੱਝ

ਘੱਟ ਸੇਕ ਤੇ ਇੱਕ ਮਿੰਟ ਜੀ ਘੱਟ ਸੇਕ ਤੇ ਹਿਲਾਉਣ ਹੈ ਸਿਮ

ਫੁੱਲਦਾ ਉਦੋਂ ਤੱਕ ਅਸੀਂ ਫੁੱਲ ਗੈਸ ਤੇ ਕਰਦੇ ਹਾਂ ਉਸਤੋਂ ਬਾਅਦ ਜਦੋਂ

ਨਹੀਂ ਨਹੀਂ ਕੁੱਝ ਨੀ ਲੱਗਦਾ ਅਗਰ ਤੁਸੀਂ ਤੜਕੇ ਦਾ ਤੇਲ ਛਡਾਇਆ ਹੁੰਦਾ ਫ਼ੇਰ ਕੁਛ ਨੀ ਲੱਗਦਾ ਥੱਲੇ or

ਛੱਡਨੀ ਮਾਰਦੇ ਹੋਏ ਮਾਰੀ ਜਾਣੀ ਆ

ਹਾਂਜੀ ਫ਼ੇਰ ਇਹ ਖੜ ਕੇ ਹੀ ਬਣਾਉਣੀ ਪੈਂਦੀ ਹੈ ਮਤਲਬ ਤੁਸੀਂ ਇੱਧਰੋਂ

ਹੋ ਸਕਦੇ ਜੇ ਤੁਸੀਂ ਅੱਛੀ ਕੜ੍ਹੀ ਅੱਛੇ ਸਵਾਦ

ਮਿੰਟ ਲਈ ਕੜਛੀ ਫੇਰੀ ਫ਼ੇਰ ਆਪਾਂ ਦਸ ਮਿੰਟ ਲਈ ਬੈਠ ਗਏ

ਮਿਲਾਉਣਾ ਵੀ ਸਾਡੀ ਕੜ੍ਹੀ ਥੱਲੇ ਨਾ ਲੱਗੇ

ਆਪਾਂ ਨੇ ਹੁਣ ਬੇਸਨ ਤੇ ਲੱਸੀ ਪਾਲੀ ਨਾ ਉਦੋਂ ਹੀ ਆਪਾਂ ਨੇ ਜਿਵੇਂ ਇੱਕ ਗਲਾਸ ਜਾਂ ਦੋ ਗਲਾਸ ਪਾਣੀ ਦੇ

ਥੱਲੇ ਵੀ ਨੀ ਨਾ ਨੀਚੇ ਵੀ ਨੀ ਨਾ ਲੱਗੇ ਗਾ ਪਾਣੀ ਹੋਏਗਾ ਉਹਦੇ ਚ

ਆਲੂ ਵਗੈਰਾ ਪਾਉਣਾ ਚਾਹੁੰਦਾ ਹੈ ਆਲੂ ਵੀ ਪਾ ਸਕਦੇ ਹਾਂ ਤੜਕੇ ਚ ਹੀ ਮਤਲਬ ਹਾਂਜੀ ਆਲੂ ਵੀ ਪਾ ਸਕਦੇ ਹਾਂ ਅਗਰ ਤੁਸੀਂ ਪਕੋੜੇ ਬਣਾਉਂਦੇ ਆਂ ਜਿਵੇਂ ਪਿਆਜ or ਆਲੂ ਏ ਪਕੋੜੇ ਬਣਾ ਕੇ

ਸੁਣੇ ਏ ਵੀ ਮਤਲਬ ਇਹਦੇ ਵਿੱਚ ਸੋਆਬੀਨ ਵੀ ਪਾ ਸਕਦੇ ਹਾਂ

ਪਾਲੋ ਪਕੋੜੇ ਪਾਲੋ ਉਹ ਤੁਹਾਡੀ ਇੱਛਾ

ਪਾਲੋ ਜਿਹੜੀ ਆਪਣੀ ਸੁੱਕੀ ਮੇਥੀ ਹੁੰਦੀ ਹੈ ਹਰਾ

ਅੱਛੀ look ਆ ਜਾਂਦੀ ਹੈ ਅੱਛਾ flavor ਆ ਜਾਂਦਾ ਸੁੱਕਿਆ

ਵੀ ਆਪਾਂ ਉਹਦੇ ਤੇ powder ਆਪਾਂ ਛਿੜਕ ਸਕਦੇ ਹਾਂ ਤੇ

ਮੰਨਲੋ ਨੀਚੇ ਉਤਾਰ ਲਈ ਰਿੱਝ ਗਈ ਹੈ ਕੜ੍ਹੀ ਲੱਗਦਾ ਵੀ fragranceਆਉਣ ਲੱਗ ਗਈ ਹੈ ਕੜ੍ਹੀ

ਉਤਾਰ ਕੇ ਅਸੀਂ ਦੋ ਨਿੰਬੂ ਕੱਟ ਕੇ

ਇਹਦੇ ਨਾਲ ਕੜ੍ਹੀ ਦਾ flavor ਹੀ ਅਲੱਗ ਹੋ ਜਾਂਦਾ ਨਹੀਂ ਫਿਰ ਜਿਆਦ ਖੱਟੀ ਤੁਸੀਂ ਟਮਾਟਰ ਵੀ ਪਾਤੇ ਨਿੰਬੂ ਵੀ ਪਾ ਰਹੇ ਹੋਣ ਫ਼ੇਰ ਜਿਆਦਾ

ਸਾਰੇ ਬਹੁਤ ਸ਼ੋਂਕ ਨਾਲ ਖਾਂਦੇ ਨੇ ਮੇਰੇ family members ਮੈਂ ਹੋਰ ਵੀ relatives ਨੂੰ ਭੇਜਿਆ ਬਹੁਤ ਹੀ ਸ਼ੋਂਕ